ਵਿਰਾਟ ਕੋਹਲੀ ਬੜਾ ਵਧੀਆ ਖੇਲਦਾ ਹੈ ਰੋਹਿਤ ਸ਼ਰਮਾ ਵੀ ਓਦਾਂ ਵਧੀਆ ਖੇਲਦਾ ਵਾ ਹਾਂ ਆਪਣੇ ਇੰਡੀਆ ਵਾਲੇ ਤਾਂ ਸਾਡੇ ਵਧੀਆ ਨੇ ਆਪਣਾ ਇੰਡੀਆ ਹੈ ਹੀ famous ਆਪਣਾ ਇੰਡੀਆ ਤੇ ਹੈ ਹੀ famous ਕਾਫੀ ਚੀਜ਼ਾਂ ਲਈ ਕਾਫੀ famous ਹੈ ਆਪਣਾ ਇੰਡੀਆ ਆਪਣੇ ਇੰਡੀਆ ਚ ਤਾਂ ਜਿਆਦਾਤਰ ਤਾਂ ਵਿਰਾਟ ਕੋਹਲੀ famous ਹੈ ਵਿਰਾਟ ਕੋਹਲੀ ਹੋ ਗਿਆ ਰੋਹਿਤ ਸ਼ਰਮਾ ਹਾਂ ਰੋਹਿਤ ਸ਼ਰਮਾ ਹੋ ਗਿਆ ਪਹਿਲਾਂ ਸੁਰੇਸ਼ ਰੈਨਾ ਵਧੀਆ ਖੇਲਦੇ ਸੀਗੇ ਯੁਵਰਾਜ ਸਿੰਘ ਦਾ ਤਾਂ ਤੈਨੂੰ ਪਤਾ ਛੇ ਛੱਕੇ ਲਾਏ ਸੀਗੇ ਇੱਕ ਓਵਰ ਚ ਕੀਨੇ?

ipl ਵਗੈਰਾ ਖੇਲਦਾ ਪਰ ਓਦਾਂ ਕੁਝ odi ਨਹੀਂ ਖੇਲਦਾ ਹੈਗਾ ਪਤਾ ਨਹੀਂ ਪਰ ਮੈਂ ਦੇਖਿਆ ਨਹੀਂ ਹੁਣ ਖੇਡਦਾ ਹੈ ਨਹੀਂ ਮੈਂ ਵੀ ਨਹੀਂ ਦੇਖਿਆ ਯੁਵਰਾਜ ਸਿੰਘ ਵਗੈਰਾ ਮਤਲਬ ਜਿਆਦਾ ਖੇਲਦਾ ਹੈ

ਚਲੋ ਓਦਾਂ ਵੀ ਜਦੋਂ ਇਨ੍ਹਾਂ ਨੇ ਪਿਛਲੇ ਦੋ ਹਜ਼ਾਰ ਹੁਣ ਦੋ ਹਜ਼ਾਰ ਇੱਕੀ ਪਤਾ ਨਹੀਂ ਬਾਈ ਵਾਲਾ ਇਨ੍ਹਾਂ ਨੇ ਜਿੱਤਿਆ ਸੀ ਮੈਚ ਓ ਹੋ ਹੋ ਬੜਾ ਗਾਹ ਪਾਇਆ ਸੀ ਮੈਨੂੰ ਲੱਗਦਾ ਹਰ ਗਈ ਸੀ ਸ਼ਾਇਦ ਇਹ ਇੰਡੀਆ ਆਪਣੀ ਹਾਰ ਗਏ ਤੁਸੀਂ ਫੇਰ

ਅੱਛਾ ਜਦੋਂ international ਮੈਚ ਹੋਇਆ ਸੀ ਨਾ ਜਿਹੜੇ ਇਨ੍ਹਾਂ ਦੇ ਫਾਈਨਲ ਮੈਚ ਹੁੰਦੇ ਆ ਉਹ ਵਾਲਾ ਮੈਚ

ਨਾ ਮੈਨੂੰ ਦੇਖਣਾ ਪੈਂਦਾ ਮੇਰੇ ਭਰਾਵਾਂ ਦੇ ਚੱਕਰ ਚ ਮੈਚ ਮੈਨੂੰ ਪਸੰਦ ਤਾਂ ਹੈ ਨਹੀਂ ਪਰ ਇਨ੍ਹਾਂ ਦੇ ਚੱਕਰ ਚ ਦੇਖਣਾ ਹੀ ਪੈਂਦਾ ਵਾ ਉਹ ਤਾਂ ਹੈ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

ਹਮ

ਕਿਹੜਾ ਜਿਹੜਾ ਵੈਸਟ ਇੰਡਿਸ ਦਾ player ਆ ਕ੍ਰਿਸ਼ਮਈ ਬੱਲੇਬਾਜ ਨਹੀਂ ਓਹਦਾ ਨਹੀਂ ਮੈਨੂੰ ਪਤਾ ਹੈਗਾ ਕ੍ਰਿਸਟੋਫਰ

ਇਹ ਵੈਸੇ ਹੈਗੇ ਸਾਰੇ ਬੜੇ ਓਧਰ ਜਰੂਰੀ ਨਹੀਂ ਆਪਣੇ ਇੰਡੀਆ ਆਲੇ ਓਧਰ ਹੁਣ ਬਾਹਰਲੇ ਹੈ ਜਿਵੇਂ ਓਹੋ ਵੀ ਬੜੇ ਫੇਮਸ ਨੇ ਹਾਂ ਜਿੱਦਾਂ ਕ੍ਰਿਸ ਗੇਲ ਹੋ ਗਿਆ ਓਹੋ ਵੀ ਬਹੁਤ ਵਧੀਆ ਖੇਲਦਾ ਵੈਸਟ ਇੰਡਿਸ ਦਾ ਪਲੇਅਰ ਓਹੋ ਵੀ ਬਹੁਤ ਖੇਲਦਾ ਵਾ ਜੈਕ ਸਮਿਥ ਆ ਸ਼੍ਰੀ ਲੰਕਾ ਦਾ ਮਲਿੰਗਾ ਓਹੋ ਵੀ ਵਧੀਆ ਮਤਲਬ bowling ਕਰਦਾ ਵਾ ਹਾਂ ਹਾਂ ਓਹਨੇ ਤਾਂ ਵਧੀਆ ਮਤਲਬ ਇੱਕ ਇੰਡੀਅਨ player ਹੈ ਨਾ ਓਹੋ ਤਾਂ national player ਹੈ ਓਹੋ ipl ਚ ਬੜਾ ਵਧੀਆ ਖੇਲਦਾ ਓਹੋ ਦੋ ਹਜ਼ਾਰ ਤੇਰਾਂ ਚ ਓਹਨੇ

ਦੌੜਾਂ ਦੇ ਨਾਲ ਜੇਤੂ ਰਹਿਣਾ ਸੀ ਓਹਨਾ ਨੇ ਜਿੱਤਣਾ ਸੀ

ਓਥੇ ਮਤਲਬ ਕਿੰਨੀਆਂ ਗੈਂਦਾਂ ਇਨ੍ਹਾਂ ਨੇ ਪਾਈਆ ਕਿੰਨੀਆਂ ਰਹੀ ਗਿਆਂ ਸੀ ਉਹਨੇਂ ਸਤਾਰਾਂ ਬਣਾਏ ਇੱਕ ਸੌ ਪਿਛਤਰ ਐਦਾਂ ਦਾ ਕੁਝ ਸੀ ਮੈਨੂੰ ਲਗਦਾ ਵੀ ਇੱਕ ਸੌ ਪਿੱਛਤਰ dont i have ਡੋਂਟ ਈ ਹ੍ਵੈ ਵੀ ਇੱਕ ਸੌ ਪਿਛਤਰ ਦੌੜਾਂ ਕਰਕੇ ਜਿੱਤੇ ਸੀ ਜਿੱਤੇ ਸੀ ਪਤਾ ਨਹੀਂ ਰਹੀ ਗਏ ਸੀ ਜਿੱਤਣ ਤੋਂ ਤਾ ਨਹੀਂ ਰਹਿੰਦੇ ਸੀ ਜਿੱਤਣ ਤੋਂ ਪਿਛਛਤ ਰਨ ਬਣਾਏ ਸੀ ਤੇ ਸਤਾਰਾਂ ਓਹਨੇ ਬਣਾਏ ਸੀ ਦੋ ਛਕੇ ਲਾ ਕੇ ਮੈਨੂੰ ਯਾਦ ਆ ਗਿਆ ਹਮ ਹਮ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

ppl ਬਾਰੇ ਥੋੜੀ ਇੰਨੀ ਹੈ ਨਹੀਂ knowledge ਤੁਹਾਨੂੰ ਦੱਸੋ ਥੋੜਾ ਮੋਟਾ ਕੱਲ ਚੇਤਾ ਵੀ ਆ ਜਾਵੇ ਮੈਨੂੰ ਹਾਂ ਜੀ ppl ਮੈਚ ਬਾਰੇ ਤਾਂ ਜਿਵੇਂ ਹੁਣ ਇਨ੍ਹਾਂ ਦੀ ਕੋਈ list ਪੱਕੀ ਹੁੰਦੀ ਨਹੀਂ ਹੈਗੀ ਵੀ ਜਿਵੇਂ ਜਿਹੜੇ ਜਿਹੜੇ ਕੋਈ ਵੀ ਖਿਡਾਰੀ ਜਿਨ੍ਹਾਂ ਜਿਹਨ੍ਹਾਂ ਨੂੰ ਠੀਕ ਲੱਗੇ ਉਹ ਆਪ ਮਤਲਬ ਰੱਖ ਸਕਦਾ ਹੈ captain ਰੱਖ ਸਕਦਾ ਹੈ ਨਾ ਜਿਨ੍ਹਾਂ ਨੂੰ captain ਨੂੰ ਜਿਹੜੇ ਠੀਕ ਲੱਗਦੇ ਹੈ ਵੀ ਮੈਚ ਵਿਚ ਸਾਨੂੰ ਇਹ ਰੱਖਣੇ ਚਾਹੀਦੇ ਆ ਉਸਦੇ according ਉਹ ਰੱਖ ਲਿੰਦੇ ਆ ਜਿਹੜਾ captain ਹੁੰਦਾ ਹੈ ਟੀਮ ਦਾ ਮਤਲਬ ਇਹਦੀ ਕੋਈ captain ਜਿਆਦਾ ਹੁੰਦੀ ਨਹੀਂ ਹਮ ਹਮ ਹਮ bpl ਚ ਵੈਸੇ ਜਿਹੜੇ ਸੈਂਕੜੇ ਸੈਂਕੜੇ ਲਗਾਉਣ ਵਾਲਾ ਕੋਈ ਬੱਲੇਬਾਜ ਹੁੰਦਾ ਹੈ ਨਾ ਜਿਵੇਂ player ਹੋ ਗਿਆ ਓਹਨੂੰ ਹੀ ਜਿਆਦਾ ਰੱਖਦੇ ਨੇ ਓਹਨੂੰ ਆਹ ਜਿਹੜੇ ਸੌ ਰਨ ਬਣਾਉਂਦਾ ਓਹਨੂੰ ਹਾਂ ਹਾਂ ਗਿਆਰਾਂ ਹਜ਼ਾਰ ਮਤਲਬ ਦੌੜਾਂ ਗਿਆਰਾਂ ਕ ਹਜ਼ਾਰ ਜਿਹਨੇ ਦੌੜਾਂ ਲਗਾਈਆਂ ਹੁੰਦੀਆਂ ਹੈ ਨਾ ਓਹਨੂੰ ਜਿਆਦਾ main ਰੱਖਦੇ ਆ ਫਿਰ ਓਹਨੂੰ t twently ਵਿਚ ਓਹਨੂੰ ਯਾ ipl ਯਾ ਇਹਦਾ ਮਤਲਬ ਕਿ ਇਹ ਕ੍ਰਿਸ ਗੇਲ ਨੇ ਗਿਆਰਾਂ ਹਜ਼ਾਰ ਰਨ ਬਣਾਏ ਆ

ਹਾਂ ਹਾਂ ਬਿਲਕੁਲ but ਮੈਚ ਖੇਡਣਾ ਓਦਾਂ ਸੌਖਾ ਵੀ ਨਹੀਂ ਹੈਗਾ ਕੋਈ ਗਲਤੀ ਹੋ ਜਾਵੇ ਤਾਂ ਉਹ ਮੈਚ ਵਿਚੋਂ ਬਾਹਰ ਕੱਢ ਦਿੰਦੇ ਆ ਨਾਲੇ ਸੱਟ ਵੀ ਤਾਂ ਕਿੰਨੀ ਲੱਗ ਜਾਂਦੀ ਆ ਬੰਦੇ ਦੇ ਸ਼ਰੀਰ ਤੇ

ਤੈਨੂੰ ਪਤਾ ਰੋਹਿਤ ਸ਼ਰਮਾ ਦੇ ਸੱਟ ਲੱਗ ਗਯੀ ਸੀ ਬੀਚਾਰਾ ਮੈਦਾਨ ਵਿਚ ਹੀ ਘਾਇਲ ਹੋ ਗਿਆ ਸੀਗਾ ਇੱਕ ਹੋਰ ਵੀ ਸੀਗਾ

ਹਮ ਹਮ ਹਮ ਉਹ ਵੀ ਮੈਨੂੰ ਲੱਗਦਾ ਕੋਈ ਸ਼ਾਇਦ catch ਪਕੜਦੀਆਂ ਗਿਰੇ ਸੀ ਪਤਾ ਨਹੀਂ ਸ਼ਾਇਦ ਕੋਈ bowling ਕਰਵਾਉਂਦੀਆਂ ਮਤਲਬ ਉਹ ਥੋੜੀਆਂ ਗਿਰ ਕੇ ਗਿਰ ਗਿਆ ਸੀ ਨਾ ਉਹਨਾਂ ਕਰਕੇ ਉਹਨਾਂ ਨੂੰ ਇੱਦਾਂ ਸੀ ਵੀ ਇਨ੍ਹਾਂ ਦੀ ਗਲਤੀ ਕਰਕੇ ਅਸੀਂ ਮੈਚ ਹਾਰੇ ਹਾਂ ਉਨ੍ਹਾਂ ਨੂੰ ਗਲਤੀਆਂ ਦਾ ਬੜਾ ਹਰਜ਼ਾਨਾ ਭਰਨਾ ਪਿਆ ਸੀ ਹਮ ਹਮ bpl ਦੇ ਮੈਚ ਵੀ ਵੈਸੇ bpl ਦੇ ਮੈਚ ਮੈਂ ਕਦੇ ਵੇਖੇ ਨੇ ਬੜਾ ਮੈਨੂੰ ਪਤਾ ਵੀ ਨਹੀਂ ਹੈਗਾ bpl ਦੇ ਉਹ ਕੁੜੀਆਂ ਨੂੰ ਐਨਾਂ ਮੈਚ ਦਾ ਪਤਾ ਹੁੰਦਾ ਉਹ ਮੁੰਡਿਆਂ ਨੂੰ ਪੁੱਛ ਲੋ ਸਾਰਾ ਕੁਝ ਪਤਾ ਹੁੰਦਾ ਪੂਰੀ history ਰੱਖਦੇ ਹੁੰਦੇ ਨੇ ਮੈਚ ਦੀ ਬਿਲਕੁਲ ਸਹੀ ਗੱਲ ਹੈ ਉਨ੍ਹਾਂ ਨੂੰ ਹਰੇਕ ਮੈਚ ਦੀ ਕੋਈ bpl ਹੈ ਕੋਈ ipl ਆ ਓਦਾਂ international ਹੈ ਆ ਓਦਾਂ ਇੱਕ ਹੋਰ ਮੈਚ ਦਾ ਕੁਝ ਨਾਮ ਹੈ

ਹਮ ਇਹਦਾ ਨਾ bpl ਦਾ ਤਾਂ ਮੈਂ boss ਕ੍ਰਿਸ ਜਿਹੜਾ ਕ੍ਰਿਸ ਗੇਲ ਸੁਣਿਆ ਹੋਣਾ ਹਾਂ ਵੈਸਟ ਇੰਡਿਸ ਦਾ player ਜਿਹਨੇ ਗਿਆਰਾਂ ਹਜ਼ਾਰ ਰਨ ਬਣਾਏ ਹੈ

ਊਂ ਓਧਰ international player ਵੀ ਬਣ ਗਿਆ ਹੁਣ ਤਾਂ ਓਹੋ ਕ੍ਰਿਸ ਗੇਲ ਤਾਂ

ਹੋਰ ਠੀਕ ਹੈ by

hello ਮੈਡਮ ਮਈ ABCTelecom ਤੋਂ ਰਾਕੇਸ਼ ਗੱਲ ਕਰ ਰਿਹਾ ਮਈ ਤੁਹਾਡੀ ਕਿਸ ਪ੍ਰਕਾਰ ਸਹਾਇਤਾ ਕਰ ਸਕਦਾ ਆ

ਹਾਂਜੀ ਮੈਡਮ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਕੀ ਮਈ ਤੁਹਾਡਾ ਸ਼ੁਭ ਨਾਮ ਤੇ ਜਿਸ area ਤੋਂ ਗੱਲ ਕਰ ਰਹੇ ਹੋ ਉਸ ਬਾਰੇ ਜਾਂ ਸਕਦਾ ਹੈ

ਹਾਂਜੀ ਅੱਗੇ ਤੁਹਾਡਾ ਮਤਲਬ ਥੋੜਾ ਜੇਹਾ ਪਤਾ ਦੱਸ ਦਿਓ ਟੀਨ ਸੌ ਅੱਠ ਤੁਸੀਂ ਕਿਹਾ ਅੱਛਾ ਜੀ ਠੇਕ ਏ ਤੇ ਮਈ ਤੁਹਾਨੂੰ ਦੱਸਣਾ ਚਾਹਾਂਗਾ ਮੈਡਮ ਕਿ ਤੁਹਾਨੂੰ ਸਾਰੇ long-term ਵਾਲੇ plan ਜਾਣਕਾਰੀ ਚਾਹੀਦੀ ਹੈ ਆ ਫੇਰ short-term ਬਾਰੇ ਜਾਣਕਾਰੀ ਚਾਹੀਦੀ ਹੈ ਅੱਛਾ ਅੱਛਾ ਅੱਛਾ ਕੋਈ ਗੱਲ ਨਹੀਂ ਜੀ ਮੈਡਮ ਕੀ ਸੰਪੂਰਨ ਜਾਣਕਾਰੀ ਦੇਣ ਦੇ ਲਈ ਕੁਛ ਸਮੇ ਲਈ ਮਈ ਤੁਹਾਡੀ callhold ਤੇ ਰੱਖ ਸਕਦਾ ਹੈ ਧੰਨਵਾਦ ਜੀ ਹਾਂਜੀ ਮੈਡਮ call ਤਾ ਬਣੇ ਰਹਿਣ ਲਈ ਧੰਨਵਾਦ ਤੇ ਮਈ ਤੁਹਾਨੂੰ ਦੱਸਣਾ ਚਾਹੁੰਗਾ ਕਿ ਸਾਡੀ company ਦੇ ਵਿਚ long-term ਤੇ short-term ਦੋਵਾਂ ਦੇ plan ਨੇ ਤੇ ਮਈ ਤੁਹਾਨੂੰ ਦੋਨਾਂ ਵਾਰੇ ਸੰਪੂਰਨ ਜਾਣਕਾਰੀ ਦੇ ਦੀਨਾ ਹੈ ਸਭ ਤੋਂ ਪਹਿਲਾਂ ਮੈਡਮ ਮਈ ਤੁਹਾਨੂੰ company ਵਲੋਂ ਜਾਰੀ ਹੋਏ plans ਵਾਰੇ ਜਾਣਕਾਰੀ ਦਿੰਨਾ ਆ ਇਸ plan ਦੇ ਤਹਿਤ ਤੁਸੀਂ ਦੋਸੋਂ ਛਿਆਨਵੇਂ ਰੁਪਏ ਦਾ ਕਰਵਾਣਾ ਹੈ ਦੋ ਨਾਉ ਛੇ ਤੇ ਇਸ ਵੇਲੇ ਤੁਹਾਨੂੰ ਤੀਹ ਦੀਨਾ ਦੀ validity ਦਿੱਤੀ ਜਾਵੇਗੀ ਤੇ ਤੁਹਾਨੂੰ ਪੱਚੀ GB ਮਤਲਬ ਕਿ twentyfive GB ਦਾ internetunlimited ਦਿੱਤਾ ਜਾਵੇਗਾ unlimited ਦਾ ਮਤਲਬ ਹੈ ਕਿ ਤੁਸੀਂ ਨੇਤ ਦਾ data ਪਚਿ GB ਤਕ ਇਸਤੇਮਾਲ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ speed ਦੋਸੋਚਪੰਜਾ Kbps ਹੋ ਜਾਵੇਗੀ ਇਹ fourGSpeed ਨਾਲ ਤੁਹਾਨੂੰ voucher ਦੀ ਤੇ validity ਬਾਰੇ ਮਈ ਤੁਹਾਨੂੰ ਦੱਸ ਰਿਹਾ ਆ ਇਸ ਤੋਂ ਅਲਾਵਾ ਤੁਸੀਂ ਛੱਲਾਂ ਕਰ ਸਕਦੇ ਹੋ ਤੇ ਪ੍ਰਤੀ ਦਿਨ ਸੌ SMS ਆਪਣੇ ਦੋਸਤਾਂ ਯਾਰਾਂ ਮਿੱਤਰਾਂ ਅਤੇ ਬੰਦਿਆਂ ਨੂੰ ਭੇਜ ਸਕਦੇ ਹੋ ਇਸ ਤੋਂ ਅਲਾਵਾ ਸਾਡੇ ਕੋਲ ਦੋ ਸੌ ਨਾਉ ਰੁਪਏ ਦਾ recharge ਹੈ ਜਿਸ ਵਿਚ ਤੁਹਾਨੂੰ ਅਠਾਈ ਦੀਨਾ ਦੀ validity ਤੇ ਹਰ ਇਕ ਦਿਨ ਇੱਕ GB data ਇਸਤੇਮਾਲ ਕਰਨ ਦੀ ਸੁਵਿਧਾ ਦਿੱਤੀ ਜਾਂਦੀ ਹੈ ਇਸ ਤੋਂ ਅਲਾਵਾ ਮੈਡਮ ਸਾਡੇ ਕੋਲ ਇੱਕ ਸੌ ਉਣਾਸੀ ਰੁਪਏ ਦਾ pack ਹੈ ਜਿਸ ਵਿਚ ਤੁਹਾਨੂੰ ਇਸਤੇਮਾਲ ਕਰ ਸਕਦੇ ਹੋ ਜਿਸ ਦੀ ਹੋਵੇਗੀ speedfourG ਜੇ ਇਸ ਤੋਂ ਅਲਾਵਾ ਜੇ ਤੁਸੀਂ ਥੋੜੇ ਜੇ ਪੈਸੇ ਹੋਰ ਘਾਟ ਖਰਚ ਕਰਨਾ ਚਹੁਣੇ ਹੋ ਤਾਂ ਸਾਡੇ ਕੋਲ ਇੱਕ ਸੌ ਉਂਣਜਾ ਰੁਪਏ ਦਾ plan ਹੈ ਇਸਤੇਮਾਲ ਕਰ ਸਕਦੇ ਹੋ ਜਿਸ ਦੀ ਹੋਵੇਗੀ ਜੇ ਇਸ ਤੋਂ ਅਲਾਵਾ ਜੇ ਤੁਸੀਂ ਥੋੜੇ ਜੇ ਪੈਸੇ ਹੋਰ ਘਾਟ ਖਰਚ ਕਰਨਾ ਚਹੁਣੇ ਹੋ ਤਾਂ ਸਾਡੇ ਕੋਲ ਇੱਕ ਸੌ ਉਂਣਜਾ ਰੁਪਏ ਦਾ ਹੈ ਵੀਹ ਦੀਨਾ ਦੀ validity ਤੇ ਹਰ ਦਿਨ ਇੱਕ GBInternet ਦਾ ਆਨੰਦ ਲੈ ਸਕਦੇ ਹੋ ਤੇ ਜੇ ਮੈਡਮ ਤੁਸੀਂ ਵਧੇਰੇ ਦੀਨਾ ਦੀ validity ਤੇ ਹੋਰ ਜ਼ਯਾਦਾ ਫਾਇਦੇ ਲੈਣ ਬਾਰੇ ਜਾਨਣਾ ਚਹੁਣੇ ਹੋ ਤਾਂ ਮਈ ਤੁਹਾਨੂੰ ਦੱਸਣਾ ਚਾਹਂਗਾ ਕਿ ਦ company ਵਿਚ ਵੱਡੇ plan ਵੀ ਹੈਗੇ ਨੇ ਤੇ ਮਈ ਤੁਹਾਨੂੰ ਓਦੇ ਵਾਰੇ ਵੀ ਪੂਰੀ ਜਾਣਕਾਰੀ ਦੇ ਦਿੰਦਾ ਹਾਂ ਮਈ ਤੁਹਾਨੂੰ ਦਸਦਾ ਏ ਇੱਕ ਮਿੰਟ ਤੁਸੀਂ ਰੁਕੋ ਜੀ ਮੈਡਮ ਤੁਹਾਨੂੰ ਦਸਦਾ ਆ ਮਈ ਮੈਡਮ ਹਾਂਜੀ ਅਹ ਹਾਂਜੀ ਮੈਡਮ ਹੁਣ ਮਈ ਤੁਹਾਨੂੰ ਦੱਸਣ ਜਾ ਰਿਹਾ ਇੱਕ ਸਾਲ ਦ plan ਵਾਰੇ ਇੱਕ ਸਾਲ ਦਾ ਜੋ plan ਹੈ ਉਸ ਦੇ ਲਈ ਤੁਹਾਨੂੰ ਪੰਦਰਾਂ ਸੌ ਉਣਹਾਥ ਰੁਪਏ ਦਾ recharge ਕਰਵਾਉਣਾ ਪਏਗਾ ਇਸ recharge ਦੀ value ਤੁਹਾਨੂੰ ਤਿੰਨ ਸੌ ਤਿੰਨ ਸੌ ਛੱਤੀ ਟੀਨ ਸੌ ਛੱਤੀ ਦੀਨਾ ਦੀ ਹੋਏਗੀ ਮਤਲਬ ਤਿੰਨ ਸੌ ਛੱਤੀ ਦਿਨ ਦੀ ਇਸ plan ਦੇ ਤਹਿਤ ਤੁਹਾਨੂੰ ਪ੍ਰਦਾਨ ਕੀਤੀ ਜਾਵੇਗੀ ਅਤੇ ਚੌਬੀਸ GB data ਦਿੱਤਾ ਜਾਵੇਗਾ ਤੇ ਜੇ ਤੁਸੀਂ data ਵੱਧ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਫੇਰ ਤੁਹਾਨੂੰ ਜੋ recharge ਇਸਤੇਮਾਲ ਕਰਨ recharge ਕਰਵਾਉਣ ਦੀ ਲੋੜ ਹੈ ਉਹ ਮਈ ਤੁਹਾਨੂੰ ਦੱਸ ਰਿਹਾ ਇੱਕ ਮਿੰਟ ਮੈਡਮ ਮਈ ਤੁਹਾਨੂੰ ਦੱਸ ਰਿਹਾ ਫੇਰ ਤੁਹਾਨੂੰ ਜੀ ਦੋ ਹਜ਼ਾਰ ਨਾਉ ਸੌ ਨਾਨਿਵੇ ਦਾ plan ਕਰਵਾਣਾ ਹੋਏਗਾ ਜਿਸ ਬੀਚ ਤੁਹਾਨੂੰ ਤਿੰਨ ਸੌ ਪੈਂਠ ਦੀਨਾ ਦੀ validity ਦਿੱਤੀ ਜਾਵੇਗੀ ਅਤੇ ਹਰ ਦਿਨ ਤੁਸੀਂ ਦੋ ਦੋ point ਪੰਜ GBInternet ਦਾ ਇਸਤੇਮਾਲ ਕਰ ਸਕਦੇ ਹੋ ਇਸ plan ਦੇ ਤਹਿਤ ਤੁਹਾਨੂੰ ਇੱਕ ਵੱਡੇ ਦਾ ਵੀ subscription ਮੁਫ਼ਤ ਵਿਚ ਦਿੱਤਾ ਜਾਵੇਗਾ ਤੇ ABCTV ਤੇ ABC ਦੇ ਸਾਰੇ Channel ਮੁਫ਼ਤ ਵਿਚ ਦੇਖੇ ਜਾ ਸਕਦੇ ਹਨ ਇਸ ਤੋਂ ਅਲਾਵਾ ਮੈਡਮ ਅਠਾਈ ਸੌ ਉਨੱਤੀ ਰੁਪਏ ਦਾ pack ਹੈ ਜਿਸ ਦੀ validity ਹੈ ਤਿੰਨ ਸੌ ਪੈਂਠ ਦਿਨ ਅਤੇ ਤੁਹਾਨੂੰ twoGBInternet ਦਾ ਫਾਇਦਾ ਮਿਲੇਗਾ ਤੁਹਾਨੂੰ twoGBInternet ਰੋਜ਼ ਇਸਤੇਮਾਲ ਕਰਨ ਲਈ ਦਿੱਤਾ ਜਾਵੇਗਾ ਜਿਸ ਦੀ speedfourG ਹੋਵੇਗੀ ਇਸ ਤੋਂ ਅਲਾਵਾ ਪਚਿਸੌਪੰਤਾਲੀ ਰੁਪਏ ਦਾ plan ਹੈ ਇਸ ਦੀ validity ਤਿੰਨਸੌਛੱਤੀ ਦਿਨਾਂ ਦੀ ਹੋਏਗੀ ਜਿਸ ਵਿਚ ਤੁਹਾਨੂੰ ਇੱਕ ਦਸ਼ਮਲਵ internetspeed GB ਪ੍ਰਤੀ ਦਿਨ ਦਿੱਤਾ ਜਾਵੇਗਾ ਜਿਸ ਦੀ speedfourG ਹੋਵੇਗੀ ਇਸ ਤੋਂ ਅਲਾਵਾ ਤੁਸੀਂ unlimitedvoicecalls ਇਸ ਦੇ ਤਹਿਤ ਕਰ ਸਕਦੇ ਹੋ ਅਤੇ ਤੁਸੀਂ ਸੌ ਦਿਨ ਪ੍ਰਤੀ ਪ੍ਰਤੀ ਦਿਨ ਸੌ message ਆਪਣੇ ਦੋਸਤਾਂ ਮਿੱਤਰਾ ਤੇ ਬੰਦਿਆਂ ਨੂੰ ਭੇਜ ਸਕਦੇ ਹੋ ਇਸ ਤੋਂ ਅਲਾਵਾ ਮੈਡਮ ਜੇ ਤੁਸੀਂ ਸਾਡੇ postpaid ਰੇਚਰਜਾਂ ਬਾਰੇ ਜਾਨਣਾ ਚਹੁਣੇ ਹੋ ਤਾ ਮੈਡਮ ਮਈ ਤੁਹਾਨੂੰ ਓਹਨਾ ਵਾਰੇ ਵੀ

ਪਚੱਤਰ ਨੇਤ ਦਿੱਤਾ ਜਾਵੇਗਾ ਅਤੇ ਇਹ validity ਦੇ ਹਿਸਾਬ ਨਾਲ ਹੋਵੇਗੀ ਮਤਲਬ ਇੱਕ ਮਹੀਨੇ ਦੇ ਤਿੰਨ ਸੌ ਨਾਨੀਂਵੇ ਰੁਪਏ ਤੁਹਾਨੂੰ ਦੇਣੇ ਪੈਣਗੇ ਇਸ ਤੋਂ ਅਲਾਵਾ ਬਾਰਾਂ percentgst ਤੇ cgst ਇਸ ਤੋਂ ਅਲਾਵਾ ਤੁਹਾਨੂੰ charges ਦੇ ਨਾਲ ਕੁਲ ਚਾਰ ਸੌ ਰੁਪਏ ਚਾਰ ਸੌ ਨੱਬੇ ਰੁਪਏ ਦੇਣੇ ਪੈਣਗੇ ਤੇ ਇਸ ਤੋਂ ਅਲਾਵਾ ਤੁਸੀਂ triplenine ਦੋ ਸੌ message ਪ੍ਰਤੀ ਦਿਨ ਕਰ ਸਕਦੇ ਹੋ ਮੁਫ਼ਤ ਵਿਚ ਛੱਲਾਂ ਕਰ ਸਕਦੇ ਹੋ ਅਸੀਂ ਤੁਹਾਨੂੰ twohundredGBinternet ਦਿੱਤਾ ਜਾਵੇਗਾ ਤੇ ਇਸ ਤੋਂ ਅਲਾਵਾ ਮੈਂ ਤੁਹਾਨੂੰ ਕਿ ਸਾਡੇ ਕੋਲ ਇੱਕ familypack ਹੈ ਜਿਸ ਵਿਚ ਸਾਡੇ ਵੱਲੋਂ postpaid ਦਾ ਇੱਕ additionalsimcard ਦਿੱਤਾ ਜਾਵੇਗਾ ਤੇ ਪੰਜ ਸੌ ਨਾਨੀਂਵੇ ਰੁਪਏ ਦਾ ਇਹ plan ਆ ਜਿਸ ਦੀ validity ਤੀਹ ਦੀਨਾ ਦੀ ਹੈ ਤੇ ਕਿਉਕਿ ਇਹ postpaid ਹੈ ਇਸ ਲਯੀ ਜੀ DronePrimevideo ਤੇ primeDCvideo ਤੇ CGTV ਦਾ ਆਨੰਦ ਮੁਫ਼ਤ ਵਿਚ ਦਿੱਤਾ ਜਾਵੇਗਾ ਇਹ ਸਾਰੇ paidservices ਹਨ ਜੋ plan ਦੇ ਨਾਲ ਤੁਹਾਨੂੰ ਮੁਫ਼ਤ ਵਿਚ ਦਿੱਤੀਆਂ ਜਾਣਗੀਆਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਹਾਨੂੰ hundredGBData ਮਿਲੇਗਾ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਅੱਜ ਦਾ ਜੋ ਆਪਣਾ ਵਿਸ਼ਾ ਹੈ, ਉਹ ਹੈ ਮਨੋਰੰਜਨ ਦੇ ਉੱਪਰ ਅੱਜ ਆਪਾਂ ਇਹ ਗੱਲਬਾਤ ਕਰਾਂਗੇ ਕਿ ਮਨੋਰੰਜਨ ਇਨਸਾਨ ਦੇ ਲਈ ਕਿੰਨਾ ਕੁ ਜ਼ਰੂਰੀ ਹੈ, ਕਿਉਂਕਿ ਵਰਤਮਾਨ ਸਮੇਂ ਦੇ ਵਿੱਚ ਆਪਾਂ ਦੇਖਦੇ ਹੀ ਹਾਂ ਕਿ ਹਰ ਇਨਸਾਨ ਆਪਣੇ ਕੰਮ ਕਾਜ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਵਿਅਸਤ ਰਹਿੰਦਾ ਹੈ, ਕਿ ਉਸ ਕੋਲ ਖੁੱਦ ਦੇ ਲਈ ਬਿਲਕੁਲ ਵੀ ਸਮੇਂ ਨਹੀਂ ਨਿਕਲ ਪਾਉਂਦਾ ਅਤੇ ਉਹ ਆਪਣੇ ਜੀਵਨ ਵਿੱਚ ਉਦਾਸ ਪਰੇਸਾਨ ਰਹਿੰਦਾ ਹੈ, ਇਸ ਕਰਕੇ ਹਰ ਇਨਸਾਨ ਨੂੰ ਆਪਣੇ ਲਈ ਥੋੜ੍ਹਾ ਸਮੇਂ ਕੱਢ ਕੇ ਮਨੋਰੰਜਨ ਜ਼ਰੂਰ ਕਰਨਾ ਚਾਹੀਦਾ ਹੈ, ਕੀ ਤੁਸੀਂ ਮਨੋਰੰਜਨ ਦੇ ਉੱਪਰ ਕਿਸੇ ਤਰ੍ਹਾਂ ਦਾ ਟਿੱਪਣੀ ਦੇ ਸਕਦੇ ਹੋ।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 ਇਹ ਹੁੰਦਾ ਹੈ ਕਿ ਸਾਡਾ ਦਿਲ ਖਿੜ ਜਾਂਦਾ ਹੈ, ਅਤੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਵੇਂ ਅਸੀਂ ਦੁਬਾਰਾ ਤੋਂ ਨਵੇਂ ਨਰੋਏ ਹੋ ਗਏ, ਪਰ ਮਨੋਰੰਜਨ ਦੇ ਲਈ ਸਭ ਤੋਂ ਵੱਡਾ ਜ਼ਰੂਰੀ ਤੱਤ ਹੈ, ਉਹ ਇਹ ਹੈ ਕਿ ਇਹ ਅਸੀਂ ਕਿਸ ਤਰੀਕੇ ਨਾਲ ਕਰ ਰਹੇ ਹਾਂ, ਮਨੋਰੰਜਨ ਵਿੱਚ ਕਈ ਤਰ੍ਹਾਂ ਦੇ ਤੌਰ ਤਰੀਕੇ ਹਨ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਕਈ ਜਗ੍ਹਾ ਤੇ ਮੇਲੇ ਜਾਂ ਸਰਕਸਾਂ ਲੱਗਦੀਆਂ ਹਨ ਉਹ ਵੀ ਕਿਤੇ ਮਨੋਰੰਜਨ ਦਾ ਸਾਧਨ ਹੀ ਹਨ, ਪਰ ਇਸਦੇ ਨਾਲ ਇਹ ਹੈ ਕਿ ਮਨੋਰੰਜਨ ਕਰਨ ਦੇ ਲਈ,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 ਜ਼ਰੂਰੀ ਕਰਨਾ ਚਾਹੀਦਾ ਹੈ ਜਾਂ ਨਹੀਂ।

ਥੋੜ੍ਹਾ ਸਮਾਂ ਤਾਂ ਜ਼ਰੂਰ ਨਿਕਾਲਣਾ ਚਾਹੀਦਾ ਹੈ ਕਿਉਂਕਿ ਮਨੋਰੰਜਨ ਇੱਕ ਅਜਿਹਾ ਸਾਧਨ ਹੈ, ਜੋ ਇਨਸਾਨ ਦੇ ਦਿਲ ਨੂੰ ਖ਼ੁਸ਼ੀ ਦਿੰਦਾ ਹੈ ਇਸ ਕਰਕੇ ਜੋ ਇਨਸਾਨ ਆਪਣੇ,

ਬਤੀਤ ਕਰਦਾ ਹੈ ਉਸਦਾ ਜੀਵਨ ਬਹੁਤ ਹੀ ਖ਼ੁਸ਼ਹਾਲ ਰਹਿੰਦਾ ਹੈ, ਅਤੇ ਜੋ ਇਨਸਾਨ ਆਪਣੇ ਜੀਵਨ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਕਾਰੋਬਾਰ ਨੂੰ ਲੈ ਕੇ ਪਰੇਸਾਨ ਰਹਿੰਦਾ ਹੈ, ਉਸਨੂੰ ਕਈ ਪ੍ਰਕਾਰ ਦੀਆਂ ਮਾਨਸਿਕ ਬਿਮਾਰੀਆਂ ਘੇਰ ਲੈਂਦੀਆਂ ਹਨ, ਜੇ ਆਪਾਂ ਗੱਲ ਕਰੀਏ ਮਨੋਰੰਜਨ ਦੇ ਸਾਧਨਾਂ ਦੀ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਈ ਥਾਵਾਂ ਤੇ ਮੇਲੇ ਲੱਗਦੇ ਹਨ, ਜਿੰਨਾਂ ਨੂੰ ਦੇਖਣ ਦੇ ਲਈ ਲੋਕ ਬੜੀ ਭੀੜ ਵਿੱਚ ਇਕੱਠੇ ਹੁੰਦੇ ਹਨ, ਅਤੇ ਆਪਣਾ ਮਨੋਰੰਜਨ ਕਰਦੇ ਹਨ, ਇਸ ਤੋਂ ਇਲਾਵਾ ਮੈਂ ਇੱਕ ਗੱਲ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਆਪਾਂ ਪੁਰਾਣੇ ਸਮੇਂ ਦੀ ਗੱਲ ਸੁਣਦੇ ਜਾਂ ਕਿਤਾਬਾਂ ਵਿੱਚ ਪੜ੍ਹਦੇ ਹਾਂ ਤਾਂ ਉਹਨਾਂ ਦਿਨਾਂ ਵਿੱਚ ਕੀ ਹੁੰਦਾ ਸੀ, ਜੋ ਰਾਜੇ ਮਹਾਰਾਜੇ ਹੁੰਦੇ ਸਨ, ਉਹ ਆਪਣਾ ਮਨੋਰੰਜਨ ਕਰਨ ਦੇ ਲਈ ਸ਼ਿਕਾਰ ਖੇਡਦੇ ਸਨ ਅਤੇ ਜੀਵਨ ਹੱਤਿਆ ਕਰਦੇ ਸਨ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਆਪਾਂ ਕਿਸੇ ਜੀਵ ਦੀ ਹੱਤਿਆ ਕਰਕੇ ਆਪਣਾ ਮਨੋਰੰਜਨ ਕਰ ਸਕਦੇ ਹਾਂ? ਜੀ ਨਹੀਂ ਆਪਾਂ ਨੂੰ ਕਦੇ ਵੀ ਜੀਵ ਹੱਤਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਇਹ ਹੁੰਦਾ ਹੈ ਕਿ ਜੋ ਜਾਨਵਰ ਮਰ ਜਾਂਦੇ ਹਨ, ਉਹ ਕਿਤੇ ਦੁਬਾਰਾ ਜਨਮ ਨਹੀਂ ਲੈ ਸਕਦੇ। ਤਾਂ ਇਸ ਤੋਂ ਇਹ ਸਿੱਧ ਹੁੰਦਾ ਹੈ, ਕਿ ਸਾਨੂੰ ਕਿਸੇ ਵੀ ਤਰੀਕੇ ਦੀ ਜੀਵ ਹੱਤਿਆ ਜਾਂ ਕਿਸੇ ਵੀ ਪੰਛੀ ਜਾਂ ਜਾਨਵਰ ਨੂੰ ਪਿੰਜਰੇ ਵਿੱਚ ਤਾੜ ਕੇ ਮਨੋਰੰਜਨ ਕਰਨਾ ਚਾਹੀਦਾ ਹੈ, ਮੈਂ ਇਸ ਗੱਲ ਨਾਲ ਬੜਾ ਹੀ ਦੁਖੀ ਹਾਂ, ਜਦੋਂ ਇਹ ਸੁਣਦਾ ਹਾਂ ਕਿ ਜੋ circus ਵਾਲੇ ਹੁੰਦੇ ਹਨ, ਉਹ ਆਪਣੇ ਜੋ ਪਿੰਜ਼ਰੇ ਹੁੰਦੇ ਹਨ, ਉਹਨਾਂ ਦੇ ਵਿੱਚ ਸ਼ੇਰਾਂ ਜਾਂ ਹੋਰ ਜਾਨਵਰਾਂ ਨੂੰ ਪਕੜ ਕੇ ਰੱਖ ਲੈਂਦੇ ਹਨ ਅਤੇ ਬੱਚਿਆਂ ਤੇ ਲੋਕਾਂ ਦਾ ਮਨੋਰੰਜਨ ਕਰਵਾਉਂਦੇ ਹਨ, ਉਸ ਨਾਲ ਇਹ ਹੁੰਦਾ ਹੈ ਕਿ ਦੁੱਖ ਬਹੁਤ ਹੁੰਦਾ ਹੈ ਕਿ ਸਾਨੂੰ ਜਾਨਵਰਾਂ ਨੂੰ ਇਸ ਤਰ੍ਹਾਂ ਕਦੇ ਵੀ ਪਕੜ ਕੇ ਨਹੀਂ ਰੱਖਣਾ ਚਾਹੀਦਾ, ਮਨੋਰੰਜਨ ਦੀ ਗੱਲ ਕਰੀਏ ਤਾਂ ਮਨੋਰੰਜਨ ਦਾ ਇੱਕ ਬੜਾ ਵਧੀਆ ਸਾਧਨ ਹੈ, ਉਹ ਹੈ TVTV ਉੱਪਰ ਹਰ ਰੋਜ਼ ਬੱਚਿਆਂ ਦੇ ਲਈ cartoon ਅਤੇ ਗੇਮਾਂ ਵੀ ਆਉਂਦੀਆਂ ਹਨ, ਇਸ ਉੱਪਰ ਬੱਚੇ ਮਨੋਰੰਜਨ ਕਰਦੇ ਹਨ ਅਤੇ ਮਨ ਨੂੰ ਖ਼ੁਸ਼ ਵੀ ਰੱਖਦੇ ਹਨ, ਜੇ ਗੱਲ ਕਰ

ਇਹ ਵੇਖਦੇ ਹਾਂ ਕਿ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਅਖ਼ਬਾਰਾਂ ਮਨੋਰੰਜਨ ਕਰਨ ਦੇ ਲਈ ਛਾਪੀਆਂ ਜਾਂਦੀਆਂ ਹਨ, ਕੀ ਤੁਸੀਂ ਦੱਸ ਸਕਦੇ ਹੋ ਕਿ ਅਖ਼ਬਾਰਾਂ ਵੀ ਕਿਤੇ ਨਾ ਕਿਤੇ ਸਾਡੇ ਮਨੋਰੰਜਨ ਵਿੱਚ ਮਦਦ ਕਰਦੀਆਂ ਹਨ। ਜਿਵੇਂ ਤੁਸੀਂ ਇਹ ਪੁੱਛ ਰਹੇ ਹੋ ਕਿ ਜੋ ਅਖ਼ਬਾਰਾਂ ਹਨ, ਉਹਨਾਂ ਵਿੱਚ ਕੀ ਮਨੋਰੰਜਨ ਦੇ ਕੁਛ ਜੋ ਕੀਤਾ ਜਾਂਦਾ ਹੈ, ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਮਨੋਰੰਜਨ ਦੇ ਸਾਧਨ ਤਾਂ ਬਹੁਤ ਹਨ ਜਿਵੇਂ ਆਪਾਂ ਗੱਲ ਕਰ ਲਈਏ ਕਿਸੇ ਮੇਲਿਆਂ ਦੀ ਜਾਂ ਕਿਸੇ ਅਜਿਹੇ ਦੀ ਜਿੱਥੇ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ, ਉਹਨਾਂ ਦੀ ਜਾਣਕਾਰੀ ਵੀ ਸਾਨੂੰ ਕਿਤੇ ਨਾ ਕਿਤੇ ਖ਼ਬਰਾਂ ਦੇ ਰਸਤੇ ਹੀ ਮਿਲ ਪਾਉਂਦੀ ਹੈ ਤਾਂ ਕਿ ਆਪਾਂ ਅਕਸਰ ਖ਼ਬਰਾਂ ਦੇ ਵਿੱਚ ਪੜ੍ਹਦੇ ਜਾਂ ਸੁਣਦੇ ਹਾਂ ਕਿ ਕਈ ਥਾਵਾਂ ਤੇ ਲੋਕ ਘੁੰਮਣ ਦੇ ਲਈ ਜਾਂਦੇ ਹਨ ਅਤੇ ਆਪਣਾ ਮਨੋਰੰਜਨ ਕਰਦੇ ਹਨ, ਖ਼ਾਸ ਕਰਕੇ ਆਪਾਂ ਇਹ ਸੁਣਦੇ ਹਾਂ ਕਿ ਜਦੋਂ ਗਰਮੀਆਂ ਦੇ ਦਿਨਾਂ ਦੇ ਵਿੱਚ

ਇਹਨਾਂ ਦੀ ਵੀ ਜਾਣਕਾਰੀ ਸਾਨੂੰ ਅਕਸਰ ਖ਼ਬਰਾਂ ਦੇ ਰਸਤੇ ਹੀ ਮਿਲ ਪਾਉਂਦੀ ਹੈ, ਜੇ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੇ ਮਨੋਰੰਜਨ ਦੀ ਤਾਂ ਵਰਤਮਾਨ ਸਮੇਂ ਦੇ ਮਨੋਰੰਜਨ ਦੀ, ਇਸ ਵਿੱਚ ਬਹੁਤ ਜ਼ਿਆਦਾ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

ਸੰਗੀਤ ਸੁਣਨੇ ਆਦਿ ਇਹਨਾਂ ਸਭ ਮਨੋਰੰਜਨ ਕਰਦੇ ਹਨ, ਇਸ ਨਾਲ ਕੀ ਹੁੰਦਾ ਹੈ ਕਿ ਉਹਨਾਂ ਦਾ ਮਾਨਸਿਕ ਮਨੋਰੰਜਨ ਤਾਂ ਬਹੁਤ ਵਧੀਆ ਹੋ ਜਾਂਦਾ ਹੈ ਲੇਕਿੰਨ ਉਹਨਾਂ ਦਾ ਸਰੀਰਕ ਮਨੋਰੰਜਨ ਨਹੀਂ ਹੋ ਪਾਉਂਦਾ, ਕੀ ਤੁਸੀਂ ਇਸ ਵਿਸ਼ੇ ਉੱਤੇ ਇਹ ਦੱਸ ਸਕਦੇ ਹੋ ਕਿ ਇਨਸਾਨ ਨੂੰ ਕੇਵਲ ਮਾਨਸਿਕ ਮਨੋਰੰਜਨ ਹੀ ਨਹੀਂ ਸਰੀਰਕ ਮਨੋਰੰਜਨ ਵੀ ਕਰਨਾ ਚਾਹੀਦਾ ਹੈ,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 ਕਿਤੇ ਨਾ ਕਿਤੇ ਮਨੋਰੰਜਨ ਦਾ ਬੜਾ ਵਧੀਆ ਸਾਧਨ ਹੈ, ਤੁਸੀਂ ਅਕਸਰ ਸੰਗੀਤ ਸੁਣਕੇ ਤੁਹਾਨੂੰ ਬੜਾ ਵਧੀਆ ਮਹਿਸੂਸ ਹੁੰਦਾ ਹੋਵੇਗਾ, ਅਤੇ

ਉਹ ਇਹ ਹੈ ਕਿ ਪੁਰਾਣੇ ਸਮੇਂ ਵਿੱਚ ਮਨੋਰੰਜਨ ਬੜਾ ਵਧੀਆ ਤਰੀਕੇ ਦਾ ਹੁੰਦਾ ਸੀ, ਜਿਵੇਂ ਕਿ ਪਿੰਡਾਂ ਦੇ ਵਿੱਚ ਅਕਸਰ ਮਦਾਰੀ ਆਉਂਦੇ ਸਨ, ਮਦਾਰੀ ਇੱਕ ਬਾਂਦਰ ਨੂੰ ਲੈ ਕੇ ਬੱਚਿਆਂ ਨੂੰ ਬਾਂ~ ਬਾਂਦਰ ਦੇ ਰਾਹੀਂ ਨਾਚ ਵਖਾਉਂਦੇ ਸਨ, ਅਤੇ ਬੱਚੇ ਉਸ ਨਾਚ ਨੂੰ ਵੇਖ ਕੇ ਕਾਫ਼ੀ ਜ਼ਿਆਦਾ ਖ਼ੁਸ਼ ਹੁੰਦੇ ਸਨ ਅਤੇ ਉਹਨਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਸੀ, ਇਸ ਤੋਂ ਇਹ ਸਿੱਧ ਹੁੰਦਾ ਹੈ, ਕਿ ਪੁਰਾਣੇ ਸਮੇਂ ਵਿੱਚ ਮਨੋਰੰਜਨ ਦੇ ਸਾਧਨ ਕਿਤੇ ਬਹੁਤ ਵਧੀਆ ਸਨ ਪਰ ਹੁਣ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 ਇਹ ਸੁਝਾਅ ਲੈਣਾ ਚਾਹੁੰਦਾ ਹਾਂ ਕਿ ਬੱਚਿਆਂ ਨੂੰ ਉਹੀ ਮਨੋਰੰਜਨ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਉਹਨਾਂ ਦੀ ਸਿਹਤ ਵੀ ਚੰਗੀ ਰਵੇ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹਾਂਗਾ ਕਿ ਜਦੋਂ ਆਪਾਂ ਪੁਰਾਣੇ ਸਮੇਂ ਦੀ ਗੱਲ ਸੁਣਦੇ ਹਾਂ ਤਾਂ ਉਹਨਾਂ ਦਿਨਾਂ ਵਿੱਚ ਕੀ ਹੁੰਦਾ ਸੀ ਕਿ ਜਦੋਂ ਇਹ mobile phone ਅਤੇ computer ਇੰਨੀ ਮਾਤਰਾ ਵਿੱਚ ਨਹੀਂ ਹੁੰਦੇ ਸਨ, ਜਿੰਨੀ ਕਿ ਅੱਜ ਕੱਲ੍ਹ ਹਨ ਉਸ ਸਮੇਂ ਕੀ ਹੁੰਦਾ ਸੀ ਕਿ ਜੋ ਬੱਚੇ ਹਨ, ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗਲੀ ਮੁਹੱਲਿਆਂ ਵਿੱਚ ਕਈ ਕਈ ਪ੍ਰਕਾਰ ਦੀਆਂ

ਉਹਨਾਂ ਦੀ ਕਸ਼ਰਤ ਵੀ ਹੁੰਦੀ ਰਹਿੰਦੀ ਸੀ, ਅਤੇ ਜੇ ਆਪਾਂ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਪਿੱਛੇ ਕਹਿ ਰਹੇ ਸੀ ਕਿ ਅੱਜ ਕੱਲ੍ਹ ਬੱਚੇ TV ਉੱਪਰ Cartoon ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਜਿਸ ਨਾਲ ਕੀ ਹੁੰਦਾ ਹੈ ਕਿ ਅਗਰ ਬੱਚੇ ਘਰ ਵਿੱਚ ਹਨ, ਤਾਂ ਉਹ ਸਾਰਾ ਸਾਰਾ ਦਿਨ mobile phone ਜਾਂ TV ਉੱਪਰ ਕੁਛ ਨਾ ਕੁਛ cartoon ਦੇਖਦੇ ਰਹਿੰਦੇ ਹਨ, ਜਿਸ ਨਾਲ ਕਿ ਉਹਨਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ, ਅਤੇ ਉਹਨਾਂ ਦਾ ਚੰਗਾ ਮਨੋਰੰਜਨ ਹੋ ਪਾਉਂਦਾ ਹੈ, ਪਰ ਕਿਤੇ ਨਾ ਕਿਤੇ ਇਸਦਾ ਉਹਨਾਂ ਦੇ ਸਰੀਰਕ ਵਿਕਾਸ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਉਹਨਾਂ ਦਾ ਸਰੀਰਕ ਵਿਕਾਸ ਰੁੱਕ ਜਾਂਦਾ ਹੈ, ਉਹਨਾਂ ਦੀ ਸਿਹਤ ਚੰਗੀ ਨਹੀਂ ਬਣ ਪਾਉਂਦੀ, ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਿਹੜੇ ਬੱਚੇ Mobile phone ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ, ਉਹਨਾਂ ਦੀ ਨਜ਼ਰ ਉੱਪਰ ਵੀ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ, ਅਤੇ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਵੀ ਘੱਟ ਜਾਂਦੀ ਹੈ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 ਜਿੰਨਾਂ ਨੂੰ ਅਜੇ ਤੱਕ ਵੀ ਨਜ਼ਰ ਦੀ ਕਿਸੇ ਤਰ੍ਹਾਂ ਦੀ ਪਰੇਸਾਨੀ ਨਹੀਂ ਹੈ, ਕੀ ਤੁਸੀਂ ਇਸ ਬਾਰੇ ਇਹ ਦੱਸ ਸਕਦੇ ਹੋ ਕਿ ਵਰਤਮਾਨ ਸਮੇਂ ਵਿੱਚ ਜੋ ਬੱਚੇ mobile phone ਜਾਂ ਜ਼ਿਆਦਾ TV ਦੇਖਦੇ ਹਨ, ਕੀ ਉਹਨਾਂ ਦਾ ਉਹਨਾਂ ਨਾਲ ਉਹਨਾਂ ਦੀ ਅੱਖਾਂ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ?

ਤਾਂ ਉਹ ਬਹੁਤ ਹੀ ਗ਼ਲਤ ਹੈ, ਕਿਉਂਕਿ ਸਾਡੀ ਸਿਹਤ ਚੰਗੀ ਹੈ, ਤਾਂ ਹੀ ਅਸੀਂ ਵਧੀਆ ਜੀਅ ਸਕਦੇ ਹਾਂ ਮਨੋਰੰਜਨ ਦੀ ਗੱਲ ਕਰ ਲਈਏ ਤਾਂ ਮੇਲੇ ਮਨੋਰੰਜਨ ਦਾ ਬੜਾ ਵਧੀਆ ਸਾਧਨ ਹਨ, ਜੋ ਕਿ ਪੁਰਾਣੇ ਸਮੇਂ ਵਿੱਚ ਸਨ ਪਰ ਹੁਣ ਇਹਨਾਂ ਦੀ ਘਾਟ ਆ ਗਈ ਹੈ, ਮੇਲਿਆਂ ਵਿੱਚ ਇਹ ਹੁੰਦਾ ਹੈ ਕਿ ਉੱਥੇ ਕਈ ਤਰ੍ਹਾਂ ਦੀਆਂ ਖੇਡਾਂ ਅਤੇ ਕਈ ਤਰ੍ਹਾਂ ਦੇ ਬੱਚਿਆਂ ਦੇ ਲਈ ਖਿਡੌਣੇ ਵੀ ਸ਼ਾਮਲ ਕੀਤੇ ਜਾਂਦੇ ਹਨ, ਬੱਚੇ ਉਹਨਾਂ ਖਿਡੌਣਿਆਂ ਨੂੰ ਖ਼ਰੀਦ ਕੇ ਘਰਾਂ ਵਿੱਚ ਮਨੋਰੰਜਨ ਕਰਦੇ ਹਨ, ਬੱਚਿਆਂ ਦੀ ਜੇਕਰ ਗੱਲ ਕਰੀਏ ਮਨੋਰੰਜਨ ਦੀ ਬੱਚੇ ਤਾਂ ਮਨੋਰੰਜਨ ਕਰਨਾ ਬਹੁਤ ਹੀ ਵਧੀਆ ਸਮਝਦੇ ਹਨ, ਅਤੇ ਉਹਨਾਂ ਨੂੰ ਖ਼ੁਸ਼ੀ ਵੀ ਮਿਲਦੀ ਹੈ, ਮੇਲਿਆਂ ਵਿੱਚ ਇੱਕ ਬੜੀ ਵਧੀਆ ਮਨੋਰੰਜਨ ਦਾ ਸਾਧਨ ਹੈ, ਉਹ ਹੈ

ਅਤੇ ਬੱਚੇ ਉਸਨੂੰ ਵੇਖ ਕੇ ਕਾਫ਼ੀ ਜ਼ਿਆਦਾ ਖ਼ੁਸ਼ ਹੁੰਦੇ ਹਨ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਟਪੁਤਲੀ ਬਾਰੇ ਸੁਣਿਆ ਹੈ? ਜੇ ਆਪਾਂ ਗੱਲ ਕਰੀਏ ਕਟਪੁਤਲੀ ਦੇ ਨਾਚ ਦੀ ਇਹ ਅਕਸਰ ਮੇਲਿਆਂ ਵਿੱਚ ਹੀ ਦਿਖਾਇਆ ਜਾਂਦਾ ਹੈ, ਅਤੇ ਇਸਨੂੰ ਖ਼ਾਸ ਕਰਕੇ ਬੱਚੇ ਦੇਖ ਕਰ ਬਹੁਤ ਜ਼ਿਆਦਾ ਖ਼ੁਸ਼ ਹੁੰਦੇ ਹਨ, ਅਤੇ ਜੇ ਗੱਲ ਰਹੀ ਮਨੋਰੰਜਨ ਦੀ ਤਾਂ ਜੇ ਵਰਤਮਾਨ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਮਨੋਰੰਜਨ ਦੇ ਮੰਨ ਲਓ ਸਾਧਨ ਤਾਂ ਬਹੁਤ ਆ ਗਏ ਹਨ, ਪਰ ਉਹਨਾਂ ਸਾਧਨਾਂ ਨੂੰ ਵਰਤਣ ਦੇ ਲਈ ਇੱਕ ਇਨਸਾਨ ਕੋਲ ਕਿਤੇ ਨਾ ਕਿਤੇ ਸਮੇਂ ਦੀ ਬਹੁਤ ਘਾਟ ਆ ਗਈ ਹੈ, ਜੇ ਆਪਾਂ ਗੱਲ ਕਰੀਏ ਖੇਡਾਂ ਦੀ ਖੇਡਾਂ ਵੀ ਇੱਕ ਪ੍ਰਕਾਰ ਦਾ ਮਨੋਰੰਜਨ ਦਾ ਬਹੁਤ ਵੱਡਾ ਸਾਧਨ ਹੈ ਕਿਉਂਕਿ ਕੁਛ ਲੋਕ ਅਜਿਹੇ ਹਨ, ਜੋ ਖੇਡਾਂ ਖੇਡ ਕਰ ਆਪਣਾ ਮਨੋਰੰਜਨ ਕਰਦੇ ਹਨ, ਅਤੇ ਕੁਛ ਲੋਕ ਅਜਿਹੇ ਹਨ ਜੋ ਖੇਡਾਂ ਨੂੰ ਦੇਖ ਕਰ ਮਨੋਰੰਜਨ ਕਰਦੇ ਹਨ, ਜਿਵੇਂ ਕਿ ਆਪਾਂ ਗੱਲ ਕਰੀਏ ਫੁਟਬਾਲ ਦੀ ਹਾਕੀ match ਦੀ ਜਾਂ ਕ੍ਰਿਕਟ match ਦੀ ਜੇ ਆਪਣੇ ਭਾਰਤ ਵਰਗੇ ਦੇਸ ਦੀ ਗੱਲ ਕਰੀਏ ਤਾਂ ਇੱਥੇ ਲੋਕ ਕ੍ਰਿਕਟ ਨੂੰ ਕ੍ਰਿਕਟ ਦੇ match ਨੂੰ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ, ਜੇ ਕਿਤੇ TV ਉੱਪਰ ਕ੍ਰਿਕਟ match ਚੱਲ ਰਹੇ ਹੋਣ

ਆਪਣੇ ਕੰਮਾਂ ਨੂੰ ਛੱਡ ਕੇ ਇਹਨਾਂ ਨੂੰ ਦੇਖਣਾ ਪਸੰਦ ਕਰਦੇ ਹਨ,

ਕਿ ਕ੍ਰਿਕਟ ਦਾ match ਪੂਰੇ ਭਾਰਤ ਵਿੱਚ ਬੜੇ ਉਤਸ਼ਾਹਿਤਾਂ ਨਾਲ ਵੇਖਿਆ ਜਾਂਦਾ ਹੈ, ਕਿਉਂਕਿ ਕ੍ਰਿਕਟ ਵਿੱਚ ਜੋ ਖੇਡ ਰਹੇ ਹੁੰਦੇ ਹਨ, ਉਹ ਤਾਂ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 ਇੱਕ ਤਰ੍ਹਾਂ ਦਾ ਮਨੋਰੰਜਨ ਦਾ ਸਾਧਨ ਹੈ, ਜੇ ਆਪਾਂ ਗੱਲ ਕਰ ਲਈਏ ਕ੍ਰਿਕਟ ਦੇ ਮੈਦਾਨਾਂ ਦੀ ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਕਿ ਕ੍ਰਿਕਟ ਦੇ ਮੈਦਾਨਾਂ ਵਿੱਚ ਤਕਰੀਬਨ ਡੇਢ ਡੇਢ ਲੱਖ ਲੋਕ ਇਕੱਠੇ ਜਾ ਕੇ ਵੇਖ ਸਕਦੇ ਹਨ, ਉਸ ਤੋਂ ਇਹ ਵੇਖਣ ਨੂੰ ਆਉਂਦਾ ਹੈ ਕਿ ਕ੍ਰਿਕਟ ਇੱਕ ਸਾਰ ਵੇਖਣ ਨਾਲ ਕਿੰਨੇ ਲੋੋਕਾਂ ਦਾ